ਤੇ ਜਿਹੜੀਆਂ ਓੱਥੇ ਟਾਈਲਜ਼ ਲੱਗੀਆਂ ਹੋਈਆਂ ਏ ਆ ਓਹਨਾਂ ਦਾ ਪਿੰਕ ਔਰੇਂਜ ਤੇ ਵਾਈਟ ਕਲਰ ਆ ਤੇ ਵਿੱਚ ਗ੍ਰੇ ਕਲਰਸ ਦੀਆਂ ਲਾਇੰਸ ਬਣੀਆਂ ਹੋਈਆਂ ਵਾਂ।

ਲੜਕੇ ਨੇ ਬਲੂ ਐਂਡ ਲਾਈਟ ਬਲੂ ਕਲਰ ਦੇ ਕੋਂਬੀਨੇਸ਼ਨ ਦੀ ਚੈੱਕ ਵਾਲੀ ਸ਼ਰਟ ਪਾਈ ਆ।

ਇਹ ਕੋਈ ਢਾਬਾ ਆ ਜਾਂ ਫਿਰ ਕੋਈ ਰੈਸਟੋਰੈਂਟ ਆ ਜਿਹਦੇ ਵਿੱਚ ਬਹੁਤ ਜਿਆਦਾ ਲੋਕ ਬੈਠੇ ਹੋਏ ਆ।

ਉੱਪਰ ਇੱਕ ਬ੍ਰਿਜ ਵੀ ਬਣਿਆ ਹੋਇਆ ਇਆ ਪੂਰੀ ਸੇਫਟੀ ਦਾ ਧਿਆਨ ਰੱਖਿਆ ਗਿਆ ਇਆ।

ਤੇ ਇਹਨੂੰ ਨਿਊਲੀ ਪੇਂਟ ਹੋਇਆ ਯਾ ਵ੍ਹਾਈਟ ਐਂਡ ਸਕਿਨ ਕਲਰ ਦਾ ਤੇ ਜੇਹੜੇ ਫਲੋਰ ਤੇ ਓਹਤੇ ਮਰਬਲ ਲੱਗਾ ਯਾ ਗਰੇ ਕਲਰ ਦਾ।

ਤੇ ਸਾਹਮਣੇ ਚੇਅਰ ਤੇ ਇੱਕ ਵਾਈਟ ਸ਼ਰ ਪਾਈ ਆ ਬੰਦੇ ਨੇ ਉਹ ਬੈਠਾ ਹੋਇਆ ਵਾ।

ਤੇ ਇੱਕ ਪਾਇਪ ਪਈ ਆ ਔਰੇਂਜ ਕਲਰ ਦੀ ਅ ਪਾਈਪ ਨਾਲ ਜਿਹੜਾ ਏ ਆ ਪੌਧਿਆਂ ਨੂੰ ਪਾਣੀ ਦਿੱਤਾ ਜਾ ਰਿਹਾ ਇਆ।

ਤੇ ਇਹ ਸਾਹਮਣੇ ਜਿਹੜੀ ਗਰਾਊਂਡ ਆ ਉਹ ਮਿੱਟੀ ਦੀ ਆ ਉਹਦੇ ਉੱਪਰ ਕੋਈ ਫਲੋਰਿੰਗ ਨਹੀਂ ਕੀਤੀ ਗਈ ਤੇ ਪਰਲੀ ਸਾਈਡ --

ਤੇ ਤਿੰਨੇ ਟੈਂਕੀਆਂ ਦਾ ਜਿਹੜਾ ਕਲਰ ਆ ਉਹ ਚਾ ਅ ਉਹ ਬਲੈਕ ਆ ਤੇ ਜਿਹੜੀ ਚੌਥੀ ਟੈਂਕੀ ਆ ਉਹ ਥੋੜੀ ਸਾਈਡ ਤੇ ਆ ਉਹਦਾ ਕਲਰ ਵੀ ਬਲੈਕ ਆ।

ਤੇ ਸਾਹਮਣੇ ਇੱਕ ਸ਼ੌਪ ਆ ਜਿੱਥੇ ਬੋਹੁਤ ਜਿਆਦਾ ਮੇਲਸ ਐਂਡ ਫਿਮੇਲਸ ਜੇਹੜੇਆ ਕੁੱਛ ਖ਼ਰੀਦ ਰਹੇ ਆ।

ਇਹ ਕੋਈ ਇਲੈਕਟਰੋਨਿਕਸ ਦੀ ਸ਼ੋਪ ਆ ਜਿੱਥੇ ਬਹੁਤ ਜਿਆਦੇ ਇਲੈਕਟਰੋਨਿਕ ਗੇਜੇਟ ਜਿਹੜੇ ਰੱਖੇ ਗਏ ਆ।

ਤੇ ਰਾਈਟ ਸਾਈਡ ਤੇ ਇੱਕ ਸ਼ੋਪ ਆ ਜਿਹਦੇ ਉੱਪਰ ਪਲੈਟੀਨਮ ਲਿਖਿਆ ਹੋਇਆ ਆ।